ਹਾਂਜੀ ਸਾਰਾ ਕੁੱਝ trace ਨਵੀ ਬਣਾਉ ਆਪਾਂ ਨਵੇ ਉਹ ਇਸ ਤਰੀਕੇ ਨਾਲ trace ਬਣਾਉਗੇ ਫੇਰ ਉਹਨਾ ਨੂੰ ਕਰੋਂਗੇ ਫੇਰ ਦੁਪੱਟੇ ਤੇ trace ਹੋਊਗੀ

ਬਹੁਤ ਮਾਈਨੇ ਰੱਖਦੀਆਂ ਏ ਹਰੇਕ ਚੀਜ਼ ਦੇ ਆਪਾਂ ਇੱਕ ਚੀਜ਼ ਦੇਖਣੀ ਏ trace ਸਹੀ ਬਣੀ ਏ ਜੇ ਮਾੜੀ ਜੀ ਵੀ trace ਹਿਲ ਹੂਲ ਗਈ ਉਹ ਦੁਪੱਟਾ ਸਾਰਾ ਖਰਾਬ

ਤੇ ਮੇਰੇ ਕੋਲ

ਲੱਗਦੀਆਂ ਤੁਸੀਂ ਜਾਇਆ ਕਰੋ ਤੁਹਾਨੂੰ ਪਤਾ ਲੱਗੇ

ਹਾਂ ਹਾਂ ਮੈਨੂੰ ਇਸ ਵਾਰ ਜਦੋਂ exhibition ਲੱਗੂਗੀ ਤਾਂ ਮੈਨੂੰ ਜਰੂਰ contact ਕਰਿਓ

ਤੇ ਮੇਰੇ ਕੋਲ ਨਾ ਕੁੜੀਆਂ ਨੇ ਕੰਮ ਕਰਨ ਵਾਸਤੇ ਜਾ ਨੀ ਕੀ ਐਵੇਂ ਏ ਦੁਪੱਟਿਆ ਤੇ ਕੰਮ

ਮਤਲਬ ਤੁਸੀਂ ਇੰਨੇ ਸਾਡੇ ਨਾਲ joining ਕਰੋਂਗੇ ਵੀ ਜਿਵੇਂ ਅਸੀਂ ਕੰਮ ਲਈਏ or ਤੁਹਾਨੂੰ ਕੰਮ ਅਸੀਂ ਕਰ ਕੇ ਦੇਵਾਗੇ ਹਾਂਜੀ ਹਾਂਜੀ ਜਰੂਰ ਸਾਨੂੰ ਤੇ ਸਮਾ ਦੀ ਬੱਚਿਆਂ ਦੀ ਜਰੂਰਤ ਹੈ ਕਿਉਂ ਸਾਡੇ ਕੋਲ ਬੱਚੇ ਇੰਨੇ ਹੈਗੇ ਏ ਸਾਡੇ ਕੋਲ order ਬਹੁਤ ਆ ਰਹੇ ਹੈ ਅੱਛਾ ਜੀ ਹਾਂਜੀ ਤੁਸੀਂ ਕੋਈ ਵੀ ਕੰਮ ਜਿਵੇਂ ਫੁਲਕਾਰੀ ਦੇ ਦੁਪੱਟੇ ਵਗੈਰਾ ਜਰੂਰ ਦੇਵਾਗੇ ਜੀ ਤੁਹਾਨੂੰ

ਆਕੇ ਇੱਕ ਵਾਰੀ ਜਰੂਰ ਕਰਿਓ ਤੁਸੀਂ ਇੱਥੇ ਠੀਕ ਏ ਫੇਰ

ਅਗਰ ਆਪਾਂ ਨੇ ਕੋਈ ਵੀ product ਜਿਵੇਂ ਮੰਨਲੋ special ਬਨਾਣਾ ਹੋਊਗਾ

ਜਿਆਦਾ ਹੀ ਵੱਡਾ ਹੋਵੇ ਜਿਵੇਂ bed sheet ਹੋਵੇ

ਉਹ ਕਿੰਨੇ ਕ ਦਿਨ ਚ ਨਿੱਕਲ ਜਾਂਦੀ ਹੈ ਇਹਨੂੰ time bed sheet ਦੇ ਮੁਤਾਬਿਕ ਕਿਹੜੀ ਕਢਾਈ ਕਰਵਾਣੀ ਹੈ ਤੁਸੀਂ ਤਾਂ ਹੁਣ ਬਾ ਮਤਲਬ

ਉਹਨੂੰ ਤਾਂ time ਦੋ ਤਿੰਨ ਮਹੀਨੇ ਤਾਂ ਲੱਗ ਹੀ ਜਾਂਦੇ ਹੈ ਅੱਛਾ ਜੀ ਤੇ ਜਿਹੜਾ ਬਾਵਨ ਬਾਗ ਏ ਉਹਨੂੰ ਉਹਨੂੰ ਵੀ ਦੋ ਮਹੀਨੇ ਤਾਂ ਪੱਕਾ ਮੰਨਕੇ ਚਲੋ

ਜਿਹੜਾ ਜਿਹੜਾ material ਹੁੰਦਾ ਹੈ ਤੁਸੀਂ ਆਪ ਜਾ ਕੇ ਦਿੰਨੇ ਓ ਜਾਂ ਫੇਰ customer ਤੁਹਾਨੂੰ ਦਿੰਦਾ ਨਹੀਂ ਨਹੀਂ ਅਸੀਂ ਖੁੱਦ ਆਪ ਲਿਆਣੇ ਆ ਫੇਰ ਉਹ ਰੰਗ color ਮਤਲਬ ਕੀ ਅਸੀਂ ਨਾ photo ਖਿੱਚ ਮਤਲਬ ਕੀ ਜਿੰਨਾ ਕ ਉਹਨੇ ਸਾਨੂੰ ਭੇਜਿਆ ਕੋਈ ਦੁਪੱਟਾ ਬਣਾਨ ਵਾਸਤੇ ਅਸੀਂ ਉਹਨਾ ਨੂੰ ਥੋੜੀ ਜੀ ਕਢਾਈ ਕੱਢ ਕੇ color ਦਿਖਾਉਗੇ ਇਹ ਤੁਹਾਨੂੰ color ਪਸੰਦ ਏ

ਜੇ ਉਹਨੂੰ ਪਸੰਦ ਆ ਗਏ ਫੇਰ ਅਸੀਂ ਅੱਗੋ ਪੂਰਾ ਸ਼ੁਰੂ ਕਰਦੇ ਆ ਜਾਨੀ customer ਦੀ choice ਦੇ according

ਸਾਰਾ ਕੁੱਝ ਫੇਰ ਦੱਸਣਾ ਪੈਂਦਾ ਹੈ ਨਾ ਅੱਗਲੇ ਨੂੰ ਭਾਈ ਤੁਹਾਨੂੰ color ਜੇ ਪਸੰਦ ਏ ਜੇ ਅੱਗਲਾ ਹੁਣ ਆਪਾਂ ਆਪਣੀ ਮਨ ਪਸੰਦ color ਲਾ ਦਹੀਏ ਅੱਗਲੇ ਨੂੰ ਨਾ ਪਸੰਦ ਆਏ ਉਹਦਾ ਦੁਪੱਟਾ ਤਾਂ ਫੇਰ ਗਿਆ ਨਾ ਖਰਾਬ

ਹਾਂ ਇਸੇ ਕਰਕੇ ਸਾਨੂੰ ਉਹਨਾ ਨੂੰ ਦਿਖਾਣਾ ਪੈਂਦਾ ਸਾਰਾ ਕੁੱਝ check ਕਰਵਾਕੇ ਅੱਛਾ ਹਮ ਇਹ ਚੀਜ਼ਾਂ ਸਾਨੂੰ ਸਾਰਾ ਕੁੱਝ ਦੱਸਣੀਆਂ ਪੈਂਦੀਆਂ ਅੱਗਲੇ ਨੂੰ ਹੁਣ ਜਿਵੇਂ

ਬਣੇ ਹੋਏ ਹੈ ਕਈ ਤਾਂ ਫੇਰ ਇੱਦਾਂ ਹੀ ਖ਼ਰੀਦ ਕੇ ਲੇ ਜਾਂਦੇ ਸਾਨੂੰ ਆ color ਪਸੰਦ ਏ ਹਾਂ ਹਾਂ ਕਈ ਵਾਰ ਅੱਗਲਾ ਕਹਿੰਦਾ ਸਾਨੂੰ ਆ color ਤੇ ਨਹੀਂ ਆ color ਤੇ ਇਹੀ ਕਢਾਈ ਚਾਹੀਦੀ ਏ

ਆਪਣੇ according

ਹਮ ਹਮ ਠੀਕ ਏ ਜੀ ਹੋਰ ਤੁਸੀਂ ਦੱਸੋ ਤੁਹਾਡਾ boutique ਕਿਵੇਂ ਚੱਲਦਾ ਸਾਡਾ boutique ਵਧੀਆ ਚੱਲਦਾ ਏ ਜਿਆਦਾਤਰ ਮੈਨੂੰ ਤਾਂ stitching ਦਾ ਹੀ ਕੰਮ ਆਂਦਾ

ਉਹਦੀ embroidery ਅਸੀਂ ਤੁਹਾਡੇ ਨਾਲ contact ਕੀਤਾ ਵੀ ਸਾਨੂੰ embroidery ਦਾ ਵੀ ਕੰਮ ਆਵੇ ਤਾਂ ਕੀ ਅਸੀਂ ਸਾਨੂੰ ਵੀ experience ਹੋਵੇ embroidery ਬਾਰੇ

ਤੁਸੀਂ ਉਰੇ ਆਓ ਫ਼ੇਰ ਆਪਾਂ ਤੁਹਾਨੂੰ embroil ਸਾਰੇ ਸਿਖਾਵਾਗੇ ਸਾਨੂੰ ਕੋਲ ਸਾਨੂੰ ਬੱਚੇ ਦਓ ਥੋੜੀ ਜੀ ਇੱਕ ਵਾਰੀ ਸਿੱਖਕੇ ਚਲੇ ਜਾਣਗੇ ਨਾ ਫੇਰ ਬੰਦਾ ਘਰ ਬੈਠ ਕੇ ਜਿਵੇਂ ਮਰਜੀ ਬੰਦਾ ਕੰਮ ਕਰੀ ਜਾਂਦਾ ਹੁੰਦਾ ਹਾਂਜੀ ਇਹ ਤਾਂ ਹੈ ਮਤਲਬ ਬੰਦਾ ਆਪਣੇ ਆਪ ਤੇ self depend ਹੋ ਜਾਂਦਾ ਹੈ

ਹੋਰ ਆਪਣੇ ਹੱਥ ਚ ਤਾਂ ਪੈਸੇ ਆ ਹੀ ਜਾਂਦੇ ਏ ਬੱਚੇ ਦੇ ਫੇਰ ਹਾਂਜੀ ਹਾਂ ਇਹ ਤਾਂ ਹੈ

ਕੁਸ਼ਨਾ ਤੇ ਵੀ ਅਸੀਂ ਕੱਢ ਲਿੰਨੇ ਆ runner ਕੱਢ ਲੈਣੇ ਆ ਤੇ ਇੱਕ ਅਸੀਂ gift box ਬਨਾਣੇ ਆ gift box ਤੇ ਸਾਡਾ ਇੱਕ ਹੁੰਦਾ ਹੈ ਉਹ wallet ਹੁੰਦਾ ਹੈ ਇੱਕ key chain ਇੱਕ book mark ਇੱਕ tea costar ਇਹ ਚਾਰ ਚੀਜ਼ਾਂ ਅਸੀਂ gift box ਬਣਾਨੇ ਆ ਜੇ ਕਿਸੇ ਨੇ ਕਿਸੇ ਨੂੰ gift ਦੇਣਾ ਹੋਵੇ

ਹਾਂ ਹਾਂ ਉਹ ਫੇਰ ਅਸੀਂ pack ਕਰ ਕੇ ਦਿੰਨੇ ਆ ਉਹਨਾ ਨੂੰ

ਬਹੁਤ ਜਿਆਦਾ ਫੁਲਕਾਰੀ ਚ ਬਹੁਤ ਚੀਜ਼ਾਂ ਬਣਦੀਆਂ ਏ

ਹਮ ਅੱਛਾ ਅੱਜਕਲ ਤਾਂ ਫੁਲਕਾਰੀ ਬਹੁਤ ਪਸੰਦ ਕਰਨ ਲੱਗ ਗਏ ਹਰੇਕ ਕੋਈ ਹਮ ਤੇ ਅੱਜਕਲ ਮਤਲਬ ਉਹੀ ਮਤਲਬ ਜਿਹਨੂੰ ਆਪਾਂ ਕਹਿੰਦੇ ਪੁਰਾਣੀ ਸੱਭਿਅਤਾ ਵਾਪਸ ਆ ਰਹੀ ਆ ਹਾਂ ਹਾਂ ਹਾਂ ਉਹ ਤਾਂ ਹੈ ਹੀ ਫੇਰ ਵਿੱਚ ਨੂੰ ਤਾਂ ਬਿਲਕੁਲ ਹੀ ਬੰਦ ਹੋ ਗਈ ਸੀ ਫੁਲਕਾਰੀ ਹਮ ਹਾਂਜੀ ਫੇਰ education

ਹਾਂਜੀ ਉਹੀ ਕਹਿੰਦੇ exhibition ਤਾਂਹੀ ਲਾਣੇ ਆ ਆਪਾਂ ਉਹਨੂੰ ਮਤਲਬ ਕੀ ਫੁਲਕਾਰੀ ਦਿਖਾਈਏ ਹਰੇਕ ਨੂੰ ਸਾਡਾ main ਤਾਂ ਮਤਲਬ ਫੁਲਕਾਰੀ ਏ

ਤੇ ਮੇਰੇ ਕੋਲ ਵੀ ਕਾਫੀ customer ਆਉਣੇ ਏ or ਮੈਨੂੰ customer ਪੁੱਛਦੇ ਏ ਵੀ ਕੀ ਤੁਸੀਂ ਫੁਲਕਾਰੀ ਦਾ ਵੀ ਕੰਮ ਕਰਦੇ ਆ ਸਾਨੂੰ ਉਸ time ਜਵਾਬ ਦੇਣ ਨੂੰ ਕੁੱਝ ਹੁੰਦਾ ਨਹੀਂ ਹੈਗਾ ਵੀ ਹਾਂ ਅਸੀਂ ਨਹੀਂ ਕਰਦੇ ਨਹੀਂ ਹੈਗੇ ਜਾਂ ਕਰਦੇ ਆ

ਹਾਂ ਫੇਰ ਤੁਸੀਂ ਹੁਣ ਹੁਣ ਤਾਂ ਸਿਖਲੋ ਮਾੜੀ ਮੋਟੀ ਫੇਰ ਤੁਸੀਂ

ਤੁਸੀਂ ਨਾ ਇੱਕ ਵਾਰ exhibition ਤੇ ਜਰੂਰ ਜਾਇਓ ਤੁਹਾਨੂੰ ਹਰੇਕ ਚੀਜ਼ ਦੀ exhibition ਉੱਥੇ ਮਤਲਬ ਕੀ ਮਿਲੂਗੀ ਹਰੇਕ ਚੀਜ਼ ਹੁੰਦੀ ਏ ਉੱਥੇ ਕਈ ਚੀਜ਼ਾਂ ਆਪਾਂ ਦੇਖੀਆਂ ਵੀ ਨਹੀਂ ਹੁੰਦੀਆਂ ਹੈਗੀਆਂ exhibition ਚ ਕਿਆ ਹੁੰਦਾ ਏ ਹਮ ਉਏ ਉੱਥੇ ਤੁਹਾਨੂੰ ਹਰੇਕ ਇੱਕ ਇੱਕ product ਦੀ ਚੀਜ਼ ਮਿਲਦੀ ਏ ਕੋਈ ਜਿਵੇਂ ਵੀ ਹੁਣ ਤੇਲ ਹਲਦੀ ਵਗੈਰਾ ਦਾ ਵੀ ਲਾਂਦੇ ਏ ਕੋਈ ਮਤਲਬ ਕੇ ਹਮ ਆਪਾਂ ਦੇਖੀਆਂ ਵੀ ਨਹੀਂ ਹੋਣੀਆਂ ਇਹ ਜੀਆਂ ਚੀਜ਼ਾਂ ਜਿਹੜੀਆਂ ਸਾਨੂੰ ਦੇਖਣ ਨੂੰ

ਹਾਂ ਬਹੁਤ

ਨੂੰ ਮਿਲਦੀ ਏ ਵੀ ਕਹਿੰਦੇ ਬਾਹਰ ਨਿਕਲੋ ਤਾਂ ਪਤਾ ਲੱਗਦਾ ਦੁਨੀਆਂ ਚ ਹੈ ਕਿਆ

ਹਰ ਇੱਕ ਚੀਜ਼ ਮਿਲਦੀ ਏ ਹਰ ਇੱਕ ਚੀਜ਼ ਦੀ exhibition ਲੱਗੀ ਹੁੰਦੀ ਏ ਹਰ ਇੱਕ ਚੀਜ਼ ਅੱਛਾ ਚੰਡੀਗੜ੍ਹ ਚੰਡੀਗੜ੍ਹ ਹਾਂ ਚੰਡੀਗੜ੍ਹ ਚਲੇ ਜੋ ਜਿੱਥੇ ਮਰਜੀ ਚਲੇ ਜੋ ਹਰੇਕ ਥਾਂ ਤੇ

ਇਹੀ ਹੈ ਅਸੀਂ ਤੇਜ ਫਾਰਮ ਚ exhibition ਲਾਈ ਸੀ

ਹਾਂ ਤੇਜ ਫਾਰਮ ਅਸੀਂ ਲਾਈ ਸੀ ਉੱਥੇ exhibition ਚ ਕਿਆ ਕਿਹਾ ਸੀ ਇਹ ਉਹ ਰੇੜੀ ਲੈਕੇ ਆਗਿਆ ਕੋਈ ਮਤਲਬ ਕੀ ਹਨਾ

ਇਹੋ ਜੀਆਂ ਚੀਜ਼ਾਂ ਵੀ ਲਾਂਦੇ ਏ ਮਤਲਬ ਕੇ exhibition ਤੇ ਮਤਲਬ ਖਾਣ ਪੀਣ ਵਾਲੀ ਚੀਜ਼ ਮਤਲਬ

ਅਹ ਇਹੋ ਜੀਆਂ ਚੀਜ਼ਾਂ ਹੁਣ ਆਪਾਂ ਆਪਾਂ ਘਰ ਬਣਾ ਲੈਂਨੇ ਆ ਦੇਖ ਜਿਵੇਂ ਛੋਲੇ ਬਣਾ ਲੈ ਕਈ ਥਾਵਾਂ ਤੇ ਕਹਿੰਦੇ ਛੋਲੇ ਵਿੱਚ ਪਿਆਜ ਪਾਤੇ ਇਹ ਬੰਦਾ ਉਹ ਕਰਦਾ ਕਹਿੰਦੇ ਕਮਾਈ ਕਮਾਨ ਦਾ ਸਾਧਨ ਏ ਅਲੱਗ ਕਈ ਤਰ੍ਹਾਂ ਦੇ ਹੋਗੇ ਹਾਂਜੀ

ਹਾਂ ਮੈਂ ਤਾਂ ਹੁਣ ਕਈ ਥਾਵਾਂ ਤੇ ਚੱਲੇਗੀ ਦਾ ਮੈਨੇ exhibition ਬਹੁਤ ਲਗਾਈ ਏ ਬਹੁਤ ਥਾਵਾਂ ਤੇ exhibition ਲਗਾਈ ਏ ਹੁਣ ਤੁਹਾਨੂੰ ਤੇ ਤਾਂਹੀ experience ਜਿਆਦਾ ਏਗਜੀਬਿਸ਼ਨਾ ਬਾਰੇ ਜਿਆਦਾ ਤੁਹਾਨੂੰ knowledge ਏ ਹਾਂ ਕੇ ਆਪਾਂ ਨੂੰ ਹੁਣ ਜਦੋਂ exhibition ਦੀ ਤਿਆਰੀ ਕਰਨੀ ਹੁੰਦੀ ਏ ਫੇਰ ਇੱਕ ਇੱਕ ਸਮਾਨ ਲੈਕੇ ਜਾਣਾ ਹੁੰਦਾ

ਮਤਲਬ ਜੋ ਸਾਡੇ ਕੋਲ product ਹੈ ਅਸੀਂ ਸਾਰੇ ਈ ਇੱਕਠਾ ਕਰਕੇ ਤਿਆਰੀ ਕਰਕੇ ਲੈਕੇ ਜਾਣੇ ਆ ਅੱਛਾ

ਪਤਾ ਇਹ ਜਗ੍ਹਾ ਤੇ exhibition ਲੱਗਣੀ ਆ

ਠੀਕ ਏ ਜੀ ਐਵੇਂ ਹੀ ਫੇਰ ਦੂਏ ਦਿਨ ਫੇਰ ਅੱਛਾ ਜੀ

ਤੇ display ਅਸੀਂ ਕਰਦੇ ਆ ਬੜੀ ਸੋਹਣੀ ਕਈਆਂ ਨੂੰ ਤਾਂ ਬਹੁਤ ਪਸੰਦ ਆ ਜਾਂਦੀ ਏ ਸਾਡੀ display ਕਰੀ ਹੋਈ ਕਿਉਂਕਿ ਦੁਪੱਟੇ ਵਗੈਰਾ ਹੁੰਦੇ ਏ ਨਾ ਸਾਰਾ ਕੁੱਝ

ਸਾਡੇ ਕੋਲ ਸਮਾਨ ਹੀ ਬਹੁਤ ਹੁੰਦਾ ਤੇ ਸਾਨੂੰ ਜਗ੍ਹਾ ਵੀ ਜਿਆਦਾ ਚਾਹੀਦੀ ਹੁੰਦੀ ਹੈ ਹਾਂ ਇਹ ਤਾਂ ਹੈ ਉਹੀ ਗੱਲ ਏ ਨਾ ਉਹੀ ਗੱਲ ਹੈ ਨਾ ਆਪਾਂ display ਕਰੂਗੇ ਤਾਹੀ ਪਤਾ ਲਗੁਗਾ ਵੀ ਕਿਹਾ ਚੀਜ਼ ਆ ਐਵੇਂ ਦੀ ਚੀਜ਼ ਆ

ਉਹੀ ਤਾਂ ਹੈ ਫੇਰ

ਠੀਕ ਏ ਜੀ ਹਾਂ ਤੇ ਤੁਹਾਨੂੰ ਇੱਕ ਇੱਕ ਚੀਜ਼ ਅਸੀਂ ਤੁਹਾਨੂੰ ਦਿਖਾਉਗੇ ਸਾਡੇ ਕੋਲ ਕਿਆ ਕਿਆ ਸਮਾਨ ਏ ਤੇ ਅਸੀਂ ਸਾੜੀਆਂ ਤੇ ਵੀ ਫੁਲਕਾਰੀ ਕੱਢਦੇ ਆ ਵੈਸੇ

ਹਾਂ ਸਾੜੀਆਂ ਚੋਂ ਵੀ ਫੁਲਕਾਰੀ ਕੱਢਦੇ ਆ ਇੱਕ ਸਾਡੇ ਹੁਣ velvet ਦੀਆਂ ਸਟੋਲਾਂ ਬਣਦੀਆਂ ਉਹ ਮਸ਼ੀਨੀ ਤੇ ਬਣਦੀਆਂ ਏ ਗੋਟਾ ਪੱਤੀ ਵਗੈਰਾ ਲਗਾਕੇ ਅੱਛਾ ਜਿਵੇਂ

ਜਿਵੇਂ ਆਪਾਂ suite ਪਾ ਲੈਣੇ ਆ ਉਹਦੇ ਉੱਤੇ velvet ਦੀ from ਲੱਗ ਜਾਵੇ

ਕਿਆ ਇੱਕ ਸਾਡੇ ਪੀਕੋ ਵੀ ਬਣਦੀ ਏ ਅੱਛਾ ਜੀ ਤੇ ਚਾਵਲ ਉੱਪਰ ਰੱਖਣ ਵਾਸਤੇ ਉਹ ਵੀ ਅਸੀਂ ਮਸ਼ੀਨੀ ਕਢਾਈ ਚ ਲਈ ਸੀ ਅੱਛਾ ਜੀ ਹਮ ਉਹੀ ਕਹਿ ਰਹੀ ਆ ਕਈ ਚੀਜ਼ਾਂ ਤੋਂ ਤਾਂ ਆਪਣੇ ਪੰਜਾਬ ਚ ਕਿਸੇ ਨੂੰ ਪਤਾ ਵੀ ਨਹੀਂ ਹੈਗਾ ਇਹ ਚੀਜ਼ਾਂ ਕਿਆ ਬਣਦੀਆਂ ਕਿਆ ਚੀਜ਼ ਏ ਇਹ

ਚੀਜ਼ਾਂ ਦੇਖਦੇ ਆ ਪੁੱਛਦੇ ਆ ਵੀ ਬਹੁਤ ਕੁੱਝ ਪਤਾ ਲੱਗਦਾ ਹਾਂ ਇਹ ਤਾਂ ਫਲਾਣੀ ਚੀਜ਼ ਏ ਫੇਰ ਆਪਾਂ ਉਹ ਸੋਚਦੇ ਆ ਵੀ ਆ ਵੀ ਚੀਜ਼ ਬਣ ਸਕਦੀ ਏ ਇਹਦੇ ਨਾਲ

ਹੋਰ ਜਦ ਦੀ ਮੈਂ ਉਰੇ ਲਗੀ ਆ ਮੈਨੂੰ ਆਪ ਉਰੇ ਆ ਕੇ ਪਤਾ ਲੱਗਿਆ ਇਹ ਚੀਜ਼ਾਂ ਬਣਦੀਆ ਏ ਹਮ ਤੇ tea coaster ਆਪਾਂ ਕਦੇ ਦੇਖੇ ਨੀਂ

ਦੇਖੇ ਏ ਵੀ ਸੋਹਣੇ ਗੋਲ ਗੋਲ ਜੇ tea costar ਬਣਦੇ ਏ ਮਤਲਬ ਚਾਹ ਦਾ glass ਥੱਲੇ ਰੱਖਣ ਵਾਸਤੇ ਉੱਪਰ ਢੱਕਲੋ ਚਾਹੇ ਨੀਚੇ ਰੱਖਦੋ ਹਮ

ਕਰਾਕੇ ਫੇਰ ਉਹਨੂੰ ਆਪਾਂ wash ਵੀ ਕਰ ਸਕਦੇ ਆ ਅੱਛਾ ਮਤਲਬ ਫੇਰ thread ਵਗੈਰਾ ਖਰਾਬ ਨੀਂ ਹੁੰਦਾ ਹੈਗਾ ਨਹੀਂ ਕੁੱਝ ਵੀ ਨੀ ਖਰਾਬ ਹੁੰਦਾ ਹੁਣ ਆਪਾਂ ਫੁਲਕਾਰੀ ਦੁਪੱਟੇ ਕੱਢਦੇ ਆ ਆਪਾਂ ਨੂੰ wash ਵੀ ਕਰਨੇ ਪੈਂਦੇ ਏ ਕੁੱਝ ਵੀ ਨਹੀਂ ਖਰਾਬ ਹੁੰਦਾ ਉਹਦਾ ਅੱਛਾ ਉਹ ਤਾਂ ਫੇਰ ਜਿਵੇਂ ਆਪਾਂ press ਵਗੈਰਾ ਕਰਦੇ ਆ ਫੇਰ ਉੱਦਾਂ ਦੇ ਹੋ ਜਾਣੇ ਆ ਹਾਂ ਉਹ ਉਸ ਤਰ੍ਹਾਂ ਦੇ ਹੋ ਜਾਣੇ ਏ color ਨੀਂ ਉੱਤਰੂਗਾ ਕਿਸੇ thread ਦਾ

ਅੱਛਾ ਜੀ ਹਾਂ ਫੇਰ ਅਸੀਂ three pieces kit ਵੀ ਬਣਾਨੇ ਆ ਫੁਲਕਾਰੀ ਦੀ